ਬੂਟੇ ਵਗੈਰੇ ਵੀ ਬਹੁਤ ਸਾਰੇ ਲੱਗੇ ਹੋਏ ਆ ਇੱਥੇ ਲਾਈਟਾਂ ਵਗੈਰਾ ਵੀ ਲੱਗੀਆਂ ਹੋਈਆਂ ਇਥੇ ਪੱਖਾ ਵੀ ਲੱਗਿਆ ਹੋਇਆ ਇੱਕ।

ਇਹ ਇੱਕ ਕਲਾਸ ਰੂਮ ਹੈਗਾ ਹੈ ਇੱਥੇ ਬਹੁਤ ਸਾਰੇ ਟੇਬਲ ਲੱਗਿਆ ਹੋਇਆ ਵਾਈਟ ਕਲਰ ਦਾ ਬਲੈਕ ਬੋਰਡ ਵੀ ਲੱਗਿਆ ਹੋਇਆ ਬਹੁਤ ਸਾਰੀ ਲਾਈਟਾਂ ਵੀ ਲੱਗੀਆਂ ਹੋਈਆਂ ਇੱਕ ਐਡਜਸਟ ਫੈਨ ਲੱਗਿਆ ਹੋਇਆ

ਇੱਕ ਪੇਂਟ ਦੀ ਦੁਕਾਨ ਹੈ ਇਥੇ ਬਹੁਤ ਸਾਰੀਆਂ ਬਾਲਟੀਆਂ ਪਈਆਂ ਹੋਈਆਂ ਜਿਨਾਂ ਵਿੱਚ ਪੇਟ ਵਗੈਰਾ ਪਿਆ ਹੋਇਆ।

ਮੋਬਾਈਲ ਨੰਬਰ ਲਿਖਿਆ ਹੋਇਆ ਛੇ ਦੋ ਛੇ ਜ਼ੀਰੋ ਅੱਠ।

ਇਥੇ ਬਹੁਤ ਸਾਰੇ ਦੁਕਾਨਾਂ ਬਣੀਆਂ ਹੋਈਆਂ ਦੁਕਾਨ ਉਤੇ ਬੋਰਡ ਲੱਗਿਆ ਹੋਇਆ ਈਵਨ ਹੈਲਥ ਡੈਂਟਿਸਟ ਕੇਅਰ ।

ਇੱਥੇ ਇੱਕ ਔਫਿਸ ਬਣਿਆ ਹੋਇਆ ਐ ਜਿੱਥੇ ਬੁੱਧ ਜੀ ਦੀ ਮੂਰਤੀ ਰੱਖੀ ਹੋਈ ਏ।

ਇੱਥੇ ਇੱਕ ਬੋਰਡ ਲੱਗਿਆ ਐ ਜਿਸ ਉੱਪਰ ਲਿੱਖਿਆ ਹੋਇਆ ਹੈ ਜਹਾਂ ਬੈਂਕ ਖਾਤਾ ਖੁਲਤਾ ਹੈ ਪੈਸਾ ਜਮਾਂ ਨਿਵਾਸੀ ਹੋਤਾ ਹੈ।

ਲਾਈਟ ਵਗੈਰਾ ਵੀ ਲੱਗੀ ਹੋਈ ਇੱਥੇ ਬਹੁਤ ਸਾਰੀ ਪੱਖਾ ਵੀ ਲੱਗਿਆ ਹੋਇਆ ਤੇ ਏ_ਸੀ ਵੀ ਲੱਗਿਆ ਹੋਇਆ ਇੱਕ ਇੱਥੇ ਪਰਿਵਾਰ ਉੱਤੇ ਬਹੁਤ ਜਿਆਦਾ ਸਜਾਵਟ ਕੀਤੀ ਹੋਈ ਹੈ ਪਲੇਟਾਂ ਦੇ ਨਾਲ।

ਨਮਕ ਦੀਆਂ ਪੈਕਟ ਵੀ ਰੱਖੇ ਹੋਏ ਆ ਇਥੇ ਘਿਓ ਦੇ ਪੈਕਟ ਵੀ ਲੱਗੇ ਹੋਏ ਦੁਕਾਨ ਦੇ ਅੰਦਰ ਬਰੈਡ ਵਗੈਰਾ ਵੀ ਇੱਥੇ ਰੱਖੀਆਂ ਹੋਈਆਂ ਬਹੁਤ ਸਾਰੀਆਂ।

ਤਿੰਨ ਇੱਕ ਅੱਠ ਅੱਠ ਛੇ ਸਤ ਪੰਜ--

ਵਾਸ਼ਿੰਗ ਬੋਡੀ ਸ਼ੋਪ ਵੀਲ ਅਲਾਈਮੈਂਟ ਵੈਲੀਸੀ ਚਿੱਟੇ ਰੰਗ ਦੀ ਗੱਡੀ ਵੀ ਰੱਖੀ ਹੋਈ ਐ।

ਆਹ ਇੱਕ ਮੰਦਿਰ ਹੈ ਮੰਦਿਰ ਦੇ ਵਿੱਚ ਮਹਾਦੇਵ ਜੀ ਦੀ ਮੂਰਤੀ ਬਣੀ ਹੋਈ ਹੈ ਹੋਰ ਵੀ ਬਹੁਤ ਸਾਰੀਆਂ ਮੂਰਤੀਆਂ ਵਗੈਰਾ ਬਣੀਆਂ ਹੋਈਆਂ ਹੈਂ।

ਛੇ ਅਠ ਤਿਨ ਪੰਜ ਇਕ ਸੱਤ ਸੱਤ--

ਇਹ ਇੱਕ ਸਟੇਟ ਕਾਰਗੋ ਪੈਕਜ ਐਂਡ ਟਰਾਂਸਪੋਰਟ ਹੈਗਾ ਮੋਬਾਇਲ ਨੰਬਰ ਲਿਖਿਆ ਹੋਇਆ ਜਲੰਧਰ ਅੱਠ ਚਾਰ ਇੱਕ ਜ਼ੀਰੋ ਜ਼ੀਰੋ

ਔਰ ਲੈਪਟੌਪ ਵੀ ਰੱਖੇ ਹੋਏਆ ਹਰ ਟੇਬਲ ਤੇ ਬਚੇਆਂ ਨੇਂ ਏ_ਸੀ ਵੀ ਲੱਗਿਆ ਹੋਇਆ ਹੈ ਉੱਥੇ ।